ਨਹੀਂ ਫਿਰ ਕੀ ਆ ਮੈਨੂੰ ਨੀਂਦ ਨਾ ਆਵੇ ਮੈਂ ਰਾਤੀਂ ਇੱਕ, ਦੋ ਵਜੇ ਤੱਕ ਇਦੇ ਨਾ ਗੱਪਾਂ ਮਾਰਦੀ ਰਹੀ, ਮੈਂ ਸਵੇਰੇ ਛੇ ਵਜੇ ਪਤਾ ਨੀ ਸੱਤ ਵਜੇ ਪਤਾ ਨੀ ਕਿੰਨੇ ਵਜੇ ਉੱਠੀ ਸੀ ਨੈਨਸੀ ਛੇ ਵਜੇ।

ਮੈਨੂੰ ਕਹਿੰਦੀ ਤੈਨੂੰ ਨੀਂਦ ਆਉਂਦੀ ਹੈ ਸਵੇਰੇ ਉੱਠ ਕੇ, ਮੈਂ ਕਿਹਾ ਓੱਠ ਜਾਂ ਅੜੀਏ, ਮੈਂ ਕੱਲੀ ਨੇ ਕਿਆਂ ਕਰਨਾ ਉੱਠ ਕੇ, ਮੈਨੂੰ ਕਹਿੰਦੀ ਬਾਥਰੂਮ ਚ ਚੱਲਜਾ, ਮੂੰਹ ਹੱਥ ਧੋਇਆ ਜਾ ਕੇ। ਮੈਂ ਕਿਹਾ ਧੋ ਧੋ ਕੇ ਵੀ ਆਗੀ ਤੂੰ ਇੰਨੀ ਛੇਤੀ। ਹੂੰ ਹੂੰ ਹੂੰ। ਮੈਨੂੰ ਬਾਚ ਪਤਾ ਲੱਗਿਆ ਈ।

ਕੋਠੀ ਦਾ ਤੈਨੂੰ ਹਾਲ ਪਤਾ ਹੀ ਐ ਕਿਆਂ ਥਾਂ।

ਤੈਨੂੰ ਪਤਾ ਇੱਕ ਵਾਰੀ ਕਿਆ ਹੋਇਆ ਥਾਂ ਮੰਮੀ ਹੁਣਾ ਦਾ ਕੁੱਝ ਡਿੱਗ ਗਿਆ ਥਾਂ ਨਾ ਰਾਤ ਨੂੰ ਓਸ ਚੀਜਾਂ ਨੇ ਤੰਗ ਕੀਤਾ ਦੋ ਜਣੀਆਂ ਨੇ, ਓਸ ਟਾਈਮ ਤਾਂ ਮੰਮੀ ਨੇ ਦੱਸਿਆ ਵੀ ਨੀ।

ਤਾਂ ਨਾ ਰਾਤੀ ਨੂੰ ਮੇਰੀ ਨਾਨੀ ਹੁਣੀ ਮੇਰੀ ਮੰਮੀ ਨਾ ਗੱਲਾਂ ਕਰਨ।

ਸਵੇਰ ਦੀ ਨਾ ਗੱਲ ਦੱਸੀ ਸਾਨੂੰ ਕਿ ਨਾ ਚੀਜਾਂ ਇਦਾ ਆਈਆ ਤੇ ਮੰਮੀ ਦੇ ਨਾ ਬਿਸਤਰੇ ਓੱਪਰ ਬੈਠ ਕੇ ਨਾ ਓਨਾਂ ਠਾਲਿਆ ਕਰਦੀਆਂ, ਮੰਮੀ ਨਾ ਓ।

ਸਾਨੂੰ ਨਾ ਨੀਂਦ ਨੀ ਆਈ, ਕੋਠੇ ਸੋਂਦੇ ਤੇ।

ਮੈਂ ਨਾ ਹਨੂੰਮਾਨ ਚਾਲੀਸਾ ਚੱਕ ਲਿਆ, ਦੀਦੀ ਨੇ ਨਾ ਮਾਤਾ ਦਾ ਚਾਲੀਸਾ ਚੱਕ ਲਿਆ

ਕਮਲ ਦੀ ਪੇਠਾ ਚੱਕ ਲੀਆ।

ਹਮ ਓੱਧਰ ਤੂੰ ਚੜੇਲ ਬਣਾਣਾ ਤੇ ਇੰਨੂ ਪੇਠਾ ਗਾਣ ਵਾਲੀ।

ਹੁਂ ਨਾ ਹੁਣ ਮੇਰੇ ਵਰਗੀ, ਜਿਦਾ ਹੁਣ ਅੜੀ ਸਾਨੂੰ ਕਦੀ ਬਚਪਨ ਤੋਂ ਦੱਸਿਆ ਹੀ ਨੀ ਗਿਆ ਕਿ ਭੂਤ ਹੁੰਦੇ ਆ ਜਾਂ ਨਹੀਂ ਹੁੰਦੇ, ਹੁਣ ਮੇਰੇ ਮਾਈਂਡ ਚ ਤ ਆਣਾ ਹੀ ਆ ਜਦ ਕੋਈ ਇੰਨਾ ਸਾਰਾ ਸਮਾਨ ਲੈ ਕੇ ਆਪਣੇ ਸਰਾਣੇ ਲੈ ਕੇ ਸੁੱਤਾ, ਸੁੱਤਾ ਹੋਵੇ। , ਯਾਰ ਸਾਨੂੰ ਵੀ ਤਾਂਹੀ ਤੇ ਮੇਰੇ ਦਿਮਾਗ ਚ ਇੰਨਾ ਡਰ ਵੀ ਹੈਨੀ, ਓਦਾ ਮੈਨੂੰ ਪਤਾ ਕੀ ਹੁੰਦੇ ਐ। ਇਹੀ ਇਹ ਨਹੀਂ ਨੀ ਮੈਂ ਓੱਥੇ ਵੀ ਗਈ ਕਿੱਥੇ ਗਏ ਹੀ ਕਿਹੇ ਦਿਨ, ਕਿਹੜਾ ਹੈਗਾ ਬਾਬਾ ਬਡਵਾਂਗ ਸਿੰਘ, ਓੱਥੇ ਮੈਂ ਚੀਕਾਂ ਮਾਰਦੇ, ਕਈ ਸੰਗਲੇ ਨਾ ਬੰਨੇ ਵੇ ਬਹੁਤ ਦੇਖੇ ਦੇ ਮੈਂ।

ਓਦੇ ਚ ਵੀ ਦੇਖਿਆ, ਓਹ ਨਾ ਇੱਕ ਵਰੀ ਨਾ ਮੇਰੇ ਨਾਲੋਂ ਵੀ ਬਹੁਤ ਜਿਦਾ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਰਹੀ ਓਦਾ ਮੈਂ ਓਦੇ ਨਾਲ ਕਰਦੀ ਰਹੀ ਛੋਟੀ ਓਮਰ ਦੀ ਸੀਗੀ ਓਹ। ਮੈਂ ਸਕੂਲ ਪੜਦੀ ਸੀ, ਮਤਲਬ ਕਿ ਬਰਾਬਰ ਹੀ ਸੀਗੀ ਓਹ ਨਾ ਕਦੀ ਕਦੀ ਪਤਾ ਨਾ ਓਦਾ ਘਰਵਾਲਾ ਚੱਲ ਜਾਂਦਾ ਰਾਤੀਂ ਨੂੰ ਆਂਦਾ ਹੀ ਗਿਆਰਾਂ ਵਜੇ ਮੈਂ ਓਨਾਂ ਦੇ ਘਰ ਬੈਠੀ ਰਹਿਣਾ ਗਿਆਰਾਂ ਵਜੇ ਤੱਕ, ਨਾ ਓਹ ਮੈਨੂੰ ਕੁੱਝ ਕਹਿੰਦੀ ਨਾ ਓਦਾ ਘਰਵਾਲਾ ਮਿਨੂੰ ਕਹਿੰਦਾ, ਓਹ ਕਹਿੰਦਾ ਜਦੋਂ ਖੁਦ ਦੋ ਨਿਆਣੇ ਹੋਏ ਛੋਟੇ-ਛੋਟੇ ਤਾਂ ਨਾ।

ਕਿ ਰਾਤੀ ਨੂੰ ਨਾ ਮੈਂ ਸੁੱਤਾ ਉੱਠਾ ਇੰਨੇ ਨਾ ਮੇਰੇ ਡਾਂਗ ਚੱਕ ਕੇ ਨਾ ਮੇਰੇ ਸਿਰ ਚ ਮਾਰੀ, ਪਾਪਾ ਕਹਿੰਦਾ ਕਾਨੂੰ।

ਕਹਿੰਦਾ ਕੋਈ ਵੀ ਕੋਈ ਗੱਲ ਹੋਵੇ ਨਾ ਓਹ ਪਾਪੇ ਤੋਂ ਪਹਿਲਾਂ ਆਪਣੇ ਓਪੀਨੀਆਂਨ ਲੈਂਦਾ ਹੁੰਦਾ ਥਾ ਕਿ ਮੈਂ ਇਦਾ ਕਰਾ ਜਾ ਨਾ ਕਰਾਂ ਉਹ ਕਹਿੰਦਾ ਏਦਾ ਏਦਾ ਏ, ਓ ਕਹਿੰਦਾ ਕੁੱਝ ਹੈਗਾ ਏ, ਮੈਂ ਸੁਣੇ ਕਰਦੀ ਸੀ। ਸਮਝ ਨੀ ਆਇਆ ਗਿਆ ਕਾਤੋਂ ਨਾ ਇੱਕ ਦਿਨ ਓਦੇ ਘਰ ਚ ਨਾ ਉਨੂੰ ਨਾ ਪਾਪਾ ਨੇ ਕਿਹਾ ਕਿਸੇ ਨੂੰ ਬੁਲਾ ਲਿਉ, ਪਾਪਾ ਨੇ ਕਿਸੇ ਦਾ ਨਾਂ ਦੱਸਿਆ ਹੋਣਾ ਨਾ।

ਇੱਕ ਨਾ ਸਾਡਾ ਰਿਸ਼ਤੇਦਾਰ ਆ ਓਵੀਂ ਬਾਬਾ ਬਣ ਗਿਆ ਆਪਣੀ ਫ਼ੈਮਿਲੀ ਫੁਮਲੀ ਫੁਮਿਲੀ ਛੱਡ ਕੇ ਓਵੀਂ ਭੂਤ ਇਦੀ ਭੂਤ ਪ੍ਰੇਤ ਤਾਰਦਾ ਓਦਾ ਏਡਾ ਵੱਡਾ ਸਥਾਨ ਐ ਓੱਥੇ, ਇੱਥੇ ਆ ਓਨੇ ਵੱਲ ਕੀਤੇ ਤੇ ਓਨੂੰ ਸੱਦਿਆ। ਓਹ ਨਾ ਦੇਖ ਲਿਆ, ਓਹ ਆਗਿਆ ਰਸਤੇ ਚ ਹੀ ਦੇਖ ਲਿਆ ਓਨੇ ਪੋੜੀਆ ਚੋਂ ਤੇ ਪਹਿਲੀ ਦੋ ਪੋੜੀਆ, ਓਹ ਨਾ ਪੋੜੀਆ ਦੇ ਓੱਪਰ ਚੜਗੀ , ਪੋੜੀਆ ਦੇ ਓੱਪਰ ਚੜਗੀ ਮੈਂ ਦੇਖੀ ਜਾਵਾਂ ਬਲਾਈ ਜਾਵਾਂ ਆਂਟੀ ਕਿਆਂ ਹੋਇਆ। ਕਿਆਂ ਹੋਇਆ ਓ ਏਦਾ ਖੜੀ ਵੀ ਤੇ ਉਨਾਂ ਨੇ ਪਤਾ ਕੀ ਕੀਤਾ।

ਆਂਟੀ ਗਿ ਰਗੀ ਫਿਰ ਅੰਕਲ ਆਏ ਤੇ ਕਹਿੰਦੇ ਜਾਣਾ ਤੇ ਜਾਣਾ ਕਿ ਨਹੀਂ ਜਾਣਾ ਬਾਬੇ ਨੇ ਕਿਹਾ ਵਾ, ਕਹਿੰਦਾ, ਕਹਿੰਦੀ ਤੂੰ ਚੱਲਜਾ, ਓਦੀ ਅਵਾਜ ਵੀ ਏਦਾ ਚੇਂਜ ਹੋਗੀ ਹੀ ਜਿਦਾ ਬੰਦਿਆ ਆਲੀ ਅਵਾਜ ਹੁੰਦੀ।

ਹਮ ਫਿਰ ਮਤਲਬ ਕੀ ਫਿਰ ਮੈਂ ਸੋਚਿਆ ਹੁੰਦੀਆ ਆ ਇਹ ਚੀਜਾਂ ਬਟ ਇਹ ਕਿ ਵਿਸਵਾਸ ਹੈਗਾ ਆ ਪਰ।

ਔਰ ਇਹ ਵੇਇਟ ਕਰਦੇ।

ਜਦ ਦਕਸ਼ ਹੋਇਆ ਤਦ ਤਾਂ ਮੈਂ ਹੋਰ ਜਿਆਦਾ ਮੰਨਣ ਲੱਗ ਪਈ ਮਿਨੂੰ ਤੇ ਡਰ ਹੀ ਲੱਗਿਆ ਰਹਿੰਦਾ ਦਕਸ਼ ਦਾ।

ਅੱਛਾ। ਫਿਰ ਲਾਨੀਆ ਜਿਹੜੀਆ ਓਹ ਅਲੱਗ ਚੀਜ। ਓਹ ਚੀਜ ਅਲੱਗ ਐ। ਜਿਹੜੀ ਲੋਕਾਂ ਨੂੰ ਖੇਲ ਦਿਖਾਉਂਦੀਆਂ। ਅਪੇ ਹੀ ਉਹ ਲੱਗ ਪੈਂਦੇ ਕਰਨ। ਲੋਕਾਂ ਨੂੰ ਬਸ ਆਪਂਣੇ ਵਾਹਨਾਂ ਨੂੰ ਖਿੱਚਣੇ ਨੂੰ।

ਮੈਨੂੰ ਲੈਗੀ ਬਾਬਾ ਬਾਲਕ ਨਾਥ ਦਾ ਮੰਦਿਰ ਓੱਥੇ ਓੱਥੋ ਦਾ ਕੁੱਝ ਵੀ ਨੀ ਲੱਗਦਾ ਏ। ਬਾਬਾ ਬਾਲਕ ਨਾਥ ਦਾ ਮੰਦਿਰ ਥਾ ਓੱਥੇ ਮੇਰੇ ਸਸੁਰਾਲ ਵੱਲ ਨਾ ਓਹ ਨਾ ਬੜੀ ਓੱਚੀ ਚੜਾਈ ਚੜਨੀ ਪੈਂਦੀ ਥੀ ਇੱਕ ਤਾਂ ਓਨਾਂ ਦੇ ਗੋਡੇ ਨੀ ਤੁਰਦੇ ਸੀ ਚੱਲ ਮੈਂ ਤਾਂ ਚੜ, ਚੜ ਜਾਂਦੀ ਸੀ, ਸਿੱਧੀ ਚੜਾਈ ਥੀ, ਬਹੁਤ ਓੱਚੀ ਸੀ ਉਹੋ, ਓੱਪਰ ਜਾ ਕੇ ਮੰਦਿਰ, ਠੰਢੀ- ਠੰਢੀ ਹਵਾ ਚੱਲਦੀ ਸੀ ਓੱਥੇ, ਮਿਨੂੰ ਬੜਾ ਮਜਾ ਆਓਂਦਾ। ਮੈਂ ਤਾਂ ਜਾਂਦੀ ਸੀ ਮੈਂ ਕਿਹਾ ਮਿਨੂੰ ਘੁੰਮਣੇ ਨੂੰ ਮਿਲ ਜਾਂਦਾ।

ਫਿਰ ਓਹ ਲੈ ਕੇ ਗਈ ਓੱਥੇ ਬਾਬੇ ਸਾਹਮਣੇ, ਕਹਿੰਦੀ ਇਨੂੰ ਦੇਖਿਓ ਜਰਾ ਕ ਇਹ ਤ ਨਾ ਕਹਿਣਾ ਨੀ ਮੰਨਦੀ, ਫਲਾਨਾ ਨੀ ਕਰਦੀ, ਡਿੱਗਣਾ ਨੀ ਕਰਦੀ। ਤੇ ਓਲਟਾ ਓਨਾਂ ਨੇ ਮੇਰੀ ਸੱਸ ਨੂੰ ਹੀ ਕਿਹਾ, ਕਹਿੰਦਾ ਹੁਣ ਤੁਸੀਂ ਓਨਾਂ ਨੂੰ ਜਿਆਦਾ ਤੰਗ ਕਰਨਾ, ਤੂੰ ਕਿੱਥੇ ਬੱਚੀ, ਬੱਚੀਆ ਕਿੱਥੇ ਕਹਿੰਦਾ ਕਹਿਣਾ ਮੰਨਦੀਆ, ਬੀਬੀ ਸੀ ਬੈਠੀ ਉਹ ਨਾ।

ਤੇ ਓਹ ਕਹਿੰਦੀ ਨਹੀਂ ਇਹ ਬਿਲਕੁਲ ਠੀਕ ਐ ਇਦੇ ਕੋ ਕੁੱਝ ਨੀ ਹੈਗਾ।

ਹਮ ਫਿਰ ਗਿਆ। ਪਤਾ ਨੀ ਆਪਣੇ ਕੋਲੋ ਕਿੱਥੋਂ ਗੱਲ ਬਣਾਈ ਕਹਿੰਦੀ ਇਦੇ ਪਿੱਛੇ ਤਾਂ ਬਾਬਾ ਲੱਗਿਆ ਵਾ ਕੋਈ।

ਮੈਂ ਕਿਹਾ ਤੂੰ ਇੰਨੀ ਪੜ ਲਿਖ ਬਾਬੇ ਮਗਰ।

ਮੈਂ ਮਾੜੀ ਸੋਚੀ ਮੈਂ ਕਿਹਾ ਮੈਂ ਇੰਨਾ ਪੜ ਲਿਖ ਬਾਬੇ ਮਗਰ ਲਗਾਉਣੇ ਦੱਸ ਹੋਰ ਕੁੱਝ। ਹਮ ਹੂੰ ਹੂੰ। ਵਹਿਮ ਆ, ਓਦਾ ਈ ਵਹਿਮ ਰਹਿੰਦਾ ਸੱਸਾਂ ਨੂੰ।

ਬੰਦੇ ਨੂੰ ਪਤਾ ਹੁੰਦਾ, ਅੜੀਏ ਜੀ, ਜਿਦੇ ਕੋ ਚੀਜਾਂ ਹੁੰਦੀਆ ਨਾ ਓੁਨੂੰ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਕਿ ਮੇਰੇ ਅੰਦਰ ਕੁੱਝ ਹੈਗਾ ਏ।

ਸਾਡੀ ਮੇਰੀ ਮੰਮੀ ਦੀ ਮਾਸੀ ਸੀਗੇ ਨਾ, ਓਹਨਾਂ ਦੇ ਓਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਕੁੱਸ, ਕੋਈ ਦਿੱਖਦਾ ਆ, ਕੋਈ ਦਿੱਖਦਾ ਆ, ਓਨਾਂ ਦੇ ਅੰਦਰ ਸੱਚੀ ਕੁੱਝ ਥਾ ਓਦਾ ਮਤਲਬ ਕੀ ਨਾ।

ਸਾਰਾ ਦਿਨ ਅੰਦਰ ਹੀ ਬੜੇ ਰਹਿੰਦੇ ਥੇ, ਕਮਰੇ ਚੋਂ ਬਾਹਰ ਨੀ ਨਿਕਲਣਾ ਓਨਾਂ ਨੇ ਲੰਮੇ ਹੀ ਪਏ ਰਹਿਣਾ, ਲੰਮੇ ਹੀ ਪਏ ਰਹਿਣਾ ਪਤਾ ਨੀ ਕਿਆ ਗੱਲ ਐ, ਰੋਟੀ ਵੀ ਓਨਾਂ ਨੂੰ ਮੇਰੇ ਮਾਮਾ ਮਤਲਬ ਕੀ ਮੁੰਡਾ ਥਾ ਛੋਟਾ ਓਹੀਂ ਆ ਕੇ ਬਣਾਉਂਦੇ ਥੇ। ਉਹ ਜਦੋਂ ਕੰਮ ਨੂੰ ਜਾਣਾ, ਦੁਕਾਨ ਨੂੰ ਜਾਣਾ, ਓਸ ਵੇਲੇ ਵੀ ਉਨਾਂ ਨੇ ਬਣਾ ਕੇ ਜਾਣੀਆ, ਮਤਲਬ ਕੀ ਰੋਟੀ ਵੀ ਨੀ ਬਣਾਂਦੇ ਥੇ ਬੱਸ ਲੰਮੇ ਪਏ ਰਹਿੰਦੇ, ਪਤਾ ਨੀ ਕਿਹੜੀ ਬੁੜਬੁੜ ਕਰਦੇ ਰਹਿੰਦੇ ਥੇ ਮੂੰਹ ਚ ਆਪਣੇ ਅੰਦਰ ਈ ਓ।

ਓਹ ਖੁਦ ਵੀ ਦੱਸ ਦਿੰਦਾ ਕੀ ਤੈਨੂੰ ਦਿੱਖਦਾ ਏ, ਮੇਰੇ ਅੰਦਰ ਕੁੱਝ ਹੈਗਾ ਏ, ਕਈ ਜਗਾਂ ਵੀ ਓਨਾਂ ਨੂੰ ਠੀਕ ਕਰਾਇਆ, ਪਰ ਉਹ ਹੈਨੀ ਜਾਣਦਾ ਜੁਣਦਾ ਓਦੀ ਹੁਣ ਤਾਂ ਓਨਾਂ ਦੀ ਡੈੱਥ ਹੋਗੀ ਸੀ, ਹੁਣ ਮਰ ਕੀ ਗਿਆ ਹੋਣਾ

ਤਾਂ।

ਕਿੱਥੇ।

ਅੱਛਾ, ਰਾਜਿਸਥਾਨ ਚ ਆਂਦਾ, ਪਤਾ ਨੀ ਗੁਜਰਾਤ ਚ ਆਂਦਾ। ਓਹ ਬਾਗੇਸ਼ਵਰ ਧਾਮ ਆਲਾ ਨੀ, ਬਾਲਾ ਜੀ ਦਾ ਮੰਦਿਰ ਅਸਲੀ।

ਓੱਥੇ ਕਹਿੰਦੇ ਜਿਹੜਾ ਇੱਕ ਵਾਰੀ ਨਹਾ ਲੈਂਦਾ ਨਾ, ਪਿੱਛੇ ਜਦੋਂ ਕੱਪੜੇ ਖੋਲ ਕੇ ਜਾਂਦਾ ਨਾ, ਪਿੱਛੇ ਨੂੰ ਮੁੜ ਕੇ ਨੀ ਦੇਖਦਾ ਓਸ ਮੰਦਿਰ ਦੇ ਚੀਜਾਂ ਮਗਰ ਹੀ ਆ ਜਾਂਦੀਆ ਕਹਿੰਦੇ।

ਚਿੱਖ ਚਿਹਾੜਾ ਨੂੰ ਤਾਂ ਦੇਖ ਕੇ ਡਰ ਜਾਣਾ ਤੂੰ।

ਨਾਲੇ ਮੈਨੂੰ ਨਾ ਬਹੁਤ ਇੰਟਰਸਟ ਆ ਭੂਤਾਂ ਆਲੀਆ ਗੱਲਾਂ ਫਿਲਮਾਂ ਦੇਖਣ ਮਤਲਬ ਸਾਰੀਆਂ ਮੁੂਵੀਆ ਦੇਖ ਲੀਆਂਹ ਹੌਲੀਵੁੱਡ ਵੀ, ਭੂਤਾਂ ਆਲੀਆਂ ਸਾਰੀਆ ਦੇਖਲੀਆ। ਆਜਾ ਆਜਾ ਫਿਰ ਮੇਰੇ ਘਰੀ ਆਜਾ ਨਾ।

ਰੀਅਲ ਚ ਤੁਹੀਂ ਦਿੱਖ। ਤੂੰ ਹੋਰ ਦੇਖ ਤੂੰ ਮੈਨੂੰ ਦੱਸ। ਸਤਿ ਸ੍ਰੀ ਅਕਾਲ ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਵਿਦਿਆਰਥੀ ਤੇ ਨਸ਼ੇ। ਨੌਜਵਾਨਾਂ ਵਿਚ ਨਸ਼ੇ ਦੇ ਸੇਵਨ ਦਾ ਦਿਨੋ ਦਿਨ ਵੱਧਣਾ ਭਾਰਤ ਖਾਸ ਕਰਕੇ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ ਦਿਨ ਵੱਧ ਰਹੀ ਹੈ। ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੌਸਟਲਾਂ ਵਿਚ ਰਹਿੰਦੇ ਨੌਜਵਾਨਾਂ ਉਪਰ ਹੋਇਆ ਹੈ। ਇਸ ਨਾਲ ਨੌਜਵਾਨ ਪੀੜੀ ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ l ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵਸਦੇ ਨੌਜਵਾਨ ਇਸ ਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀ ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਨਸ਼ੇ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ l ਸਗੋਂ ਸਮੂਚੇ ਦੇਸ਼ ਤੇ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗਾਲ ਕੇ ਰੱਖ ਦਿੱਤਾ ਹੈ। ਇਹੋ ਕਾਰਨ ਹੈ ਕਿ ਅੱਜ ਤੋਂ ਪੰਜ ਛੇ ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ ਪਰੰਤੂ ਅੱਜ ਦਸ ਪਿੰਡਾਂ ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ। ਸੰਸਾਰ ਵਿਚ ਨਸ਼ਿਆਂ ਦਾ ਪਸਾਰ ਕਿਵੇਂ ਵੱਧ ਰਿਹਾ ਹੈ ਆਉ ਇਸ ਬਾਰੇ ਜਾਣਕਾਰੀ ਦਈਏ।

ਏਸ਼ੀਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ੀਆਈ ਮੁਲਕ ਦੇ ਨਸ਼ੇਬਾਜਾਂ ਵਿਚੋਂ ਮੁਹਰਲੀ ਕਤਾਰ ਵਿਚ ਆਉਂਦਾ ਹੈ।

ਹੋਰਨਾਂ ਨਸ਼ੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਇਕ ਅਨੁਮਾਨ ਅਨੁਸਾਰ ਸਾਡੇ ਅੱਸੀ ਪ੍ਰਤੀਸ਼ਤ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ

ਹੌਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉਥੇ ਕਈ ਪ੍ਰਕਾਰ ਦੇ ਨਸ਼ੇ ਦੇਣ ਵਾਲੀਆਂ ਦਵਾਈਆਂ ਮਿਲਦੀਆਂ ਹਨ ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਇਸ ਤੋਂ ਬਿਨ੍ਹਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ, ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ। ਨਸ਼ਿਆਂ ਦੇ ਸੇਵਨ ਦੀ ਇਹ ਰੁਚੀ ਕੇਵਲ ਆਪਣੇ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤੱਕ ਹੀ ਸੀਮਤ ਨਹੀ ਸਗੋਂ ਨੌਕਰੀ ਪੇਸ਼ਾ ਜਾਂ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ। ਉਹ ਆਪਣੇ ਫਿਕਰਾਂ, ਗਮਾ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜਾਂ ਦੀ ਵਰਤੋਂ ਕਰਦੇ ਹਨ। ਸ਼ੁਰੂ ਸ਼ੁਰੂ ਵਿਚ ਹੋਰਨਾਂ ਨਸ਼ਈ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫੁਰਮਾਨ ਹੋ ਨਿਬੜਦਾ ਹੈ। ਨਸ਼ਾ ਬਣਤਰ ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸਾ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਹਨ। ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਫੈਲਿਆਂ ਇਕ network ਹੈ। ਬੇਸ਼ਕ ਹਰ ਦੂਜੇ ਚੌਥੇ ਦਿਨ ਕਰੋੜਾਂ ਰੁਪਏ ਦੀ ਹੀਰੋਇਨ ਫੜੇ ਜਾਣ ਦੀਆਂ ਖਬਰਾਂ ਆਉਂਦੀਆਂ ਹਨ। ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ smuggling ਰਾਹੀ ਹੀਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਵਾਂ ਤੇ ਸਪਲਾਈ ਹੁੰਦੇ ਹਨ। ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ ਬਣਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ। ਜਿਸ ਵਿਚ ਭ੍ਰਿਸ਼ਟ ਰਾਜਨੀਤਿਕ ਲੀਡਰ, ਪੁਲਿਸ ਤੇ ਖੂਫਿਆ ਮਹਿਕਮੇ ਭ੍ਰਿਸ਼ਟ ਅਫਸਰਾਂ ਤੱਕ ਸਭ ਭਾਈਵਾਲ ਹਨ। ਗੱਭਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ ਕੌਮੀ ਕੰਪਨੀਆਂ ਵਾਗ ਕੰਮ ਕਰਦੇ ਹੋਏ ਆਪਣੇ ਨਵੇ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿਛੇ ਪੰਜਵੀਂ ਮੁਫਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀ ਹੀ ਸਬ agent ਬਣਾ ਕੇ ਇਹ ਜਹਿਰ ਘਰ ਘਰ ਪਹੁੰਚਾਉਣ ਦਾ ਕਾਰੋਬਾਰ ਕਰਦੇ ਹਨ। ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁਲੀ ਵਰਤੋਂ ਹੁੰਦੀ ਹੈ। ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜਰੂਰਤ ਹੈ ਜਿਹੜੇ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ

ਦੂਸ਼ਿਤ ਵਾਤਾਵਰਨ ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ ਤਾਂ ਇਕ ਮੱਛੀ ਦੇ ਸਾਰਾ ਜਾਲ ਸਾਰਾ ਜਲ ਗੰਦਾ ਕਰ ਦੇਣ ਵਾ ਉਹ ਇਕ ਦੂਜੇ ਦੀ ਦੇਖਾਦੇਖੀ

ਆਪਣੇ ਵਰਗੇ ਬਣਾ ਲੈਂਦੇ ਹਨ ਤੇ ਇਸ ਪ੍ਰਕਾਰ ਲਗਪਗ ਸਾਰੇ ਹੀ ਨਸ਼ੇ ਖਾਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ। ਵਿਦਿਅਕ ਢਾਂਚੇ ਦਾ ਨੁਕਸਾਨ ਨਸ਼ਿਆਂ ਦੇ ਸੇਵਨ ਦਾ ਦੂਜਾ ਕਾਰਨ ਸਾਡੇ ਵਿਦਿਅਕ ਢਾਂਚੇ ਦਾ ਨੁਕਸਾਨਦਾਰ ਹੋਣਾ ਹੈ। ਸਾਡੀ ਪ੍ਰੀਕਸ਼ਾ ਪ੍ਰਣਾਲੀ ਵਿਚ ਬਹੁਤੇ ਵਿਦਿਆਰਥੀ ਪੜ ਕੇ ਪਾਸ ਹੋਣ ਨਾਲੋ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਯਕੀਨ ਰੱਖਦੇ ਹਨ। ਅਜਿਹੇ ਵਿਦਿਆਰਥੀ ਪੜਾਈ ਵਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦੀ ਸੇਵਨ ਦੀਆਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਬੇਰੁਜ਼ਗਾਰੀ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿੱਸਣਾ, ਸਕੂਲਾਂ, ਕਾਲਜਾਂ ਵਿਚ ਹੜਤਾਲ ਕਾਰਨ, ਪੜਾਈ ਦਾ ਬੰਦ ਰਹਿਣਾ ਆਦੀ ਵੀ ਇਸੇ ਦੇ ਹੀ ਕਾਰਨ ਹਨ। ਕਈ ਵਿਦਿਆਰਥੀ ਜੋ ਸਾਰਾ ਸਾਲ ਤਾ ਪੜਦੇ ਨਹੀਂ ਪਰੰਤੂ ਇਮਤਿਹਾਨ ਦੇ ਦਿਨਾਂ ਵਿਚ ਉਨ੍ਹਾਂ ਨੂੰ ਪੜਨ ਦਾ ਖਿਆਲ ਆਉਦਾ ਹੈ। ਉਹ ਰਾਤ ਨੂੰ ਜਾਗਣ ਲਈ ਤੇਜ ਚਾਹ ਤੇ ਨੀਂਦ ਨਾ ਆਉਣ ਵਾਲੀਆਂ ਗੋਲੀਆਂ ਖਾਂਦੇ ਹਨ ਜੋ ਕਿ ਇਕ ਪ੍ਰਕਾਰ ਦਾ ਨਸ਼ਾ ਦੇ ਕੇ ਨੀਂਦ ਨੂੰ ਰੋਕਦੀਆਂ ਹਨ। ਅਗਲੇ ਦਿਨ ਜਦੋਂ ਉਹ ਪੜਾਈ ਨਾਲ ਥੱਕ ਜਾਂਦੇ ਹਨ ਤਾਂ ਉਨ੍ਹਾਂ ਨੂੰ ਨੀਂਦ ਲਿਆਉਣ ਵਾਲੀ ਗੋਲੀ ਖਾਣੀ ਪੈਂਦੀ ਹੈ। ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲਾਉਂਦ ਹਨ ਬਾਹਰਲਿਆਂ ਸਾਲ ਕਈ ਨੌਜਵਾਨਾਂ ਉਪਰ ਫਿਲਮਾਂ ਅਤੇ ਟੈਲੀਵਿਜ਼ਨ ਦੇ ਨਾਟਕਾਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਦੇ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਦੇ ਹਨ। ਫਲਸਰੂਪ ਨੌਜਵਾਨ ਸ਼ਰਾਬ, ਭੰਗ, ਤੰਬਾਕੂ, ਸਿਗਰਟ

ਯੂਪੀ ਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਦੇਖਾ ਦੇਖੀ ਸ਼ੁਰੂ ਹੋਈ ਹੈ ਤੇ ਇਸ ਨਸ਼ੇ ਵਿਚ ਲੱਗਣ ਮਗਰੋਂ ਉਹ ਹੋਰਨਾਂ ਨਸ਼ਿਆਂ ਵਿਚ ਗਰਕ ਹੋ ਗਏ ਹਨ। ਇਸ ਨਾਲ ਹੀ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸਨੂੰ ਰੁਜ਼ਗਾਰ ਮੁਖੀ ਬਣਾ ਕੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਖੇਡਾਂ ਵਿਚ ਅਤੇ ਹੋਰਨਾਂ ਰੁਚੀਆਂ ਵਿਚ ਵੀ ਹਿੱਸਾ ਲੈ ਸਕਣ। ਧੰਨਵਾਦ। ਹੈਲੋ। ਹਾਂ ਕੀ ਕਰਦੀ ਆਂ

ਇਨ੍ਹਾਂ ਦੀ ਸਫ਼ਾਈ-ਸਫੂਈ ਕਰਦੇ, ਇਧਰ ਵਿਹਲੀ ਬੈਠੀ ਆਂ, ਐਨੇ ਚਿਰ ਤਾਂ ਬੰਦਾ ਮਾਰ ਦੇਈ ਦਾ ਮੈਂ। ਆਹੋ ਸਫਾਈ ਕਰ ਲੈਨੀ ਆਂ ਤੇ ਉਹ ਰਹਿਣ ਦਮੀਂ, ਫੋਨ ਰਹਿਣ ਦਮੀਂ। ਮੈਂ ਤੈਨੂੰ ਫਰੀ ਹੋ ਕੇ ਫੋਨ ਕਰ ਡਈ ਆਂ, ਬਾਅਦ ਚ ਕਿਤੇ ਟਾਈਮ ਦਿੱਤਾ। ਪੇਟੀ ਤੇ ਚੜ੍ਹ ਕੇ ਲੰਮੇ ਪੈ ਕੇ ਗੱਲ ਕਰ।

ਉਦਾਂ ਗੱਲ ਕਰ ਜਿਦਾਂ ਪਹਿਲੇ ਸਮੇਂ ਚ ਗੱਲ ਕਰਦੀ ਹੁੰਨੀ ਆਂ। ਅੱਛਾ, ਕਿੱਦਾਂ, ਏਦਾਂ ਵਧੀਆ ਕਰਦੀ ਆਂ। ਮੌਲ ਚ ਕੀ ਕਰਨ ਗਏ ਹੋਏ ਸੀ? ਹੋਰ, ਹੈਂ। ਦੀਦੀ ਕਹਿੰਦੀ ਕੱਪੜਿਆਂ-ਕੁਪੜਿਆਂ ਦਾ ਵੀ ਕੁਸ਼ ਕਰਲੋ। ਮੈਂ ਕਿਆ ਕੱਪੜੇ-ਕੁਪੜੇ ਤਾਂ ਅੱਗੇ ਅਸੀਂ ਬੜੇ ਲਏ ਆ। ਆਹੋ, ਸੋਡੇ ਕੋਲ ਤਾਂ ਪਹਿਲੀਂ ਬਾਰੀਆਂ ਚੋਂ ਬਾਹਰ ਆਉਣ ਡਏ ਆ, ਮੰਜਿਆਂ ਚੋਂ ਬਾਹਰ ਆਉਣ ਡਏ ਆ। ਆਹੋ, ਹੋਰ

ਹੋਰ ਨਵਾਂ-ਨਵਾਂ, ਨਵਾਂ-ਨਵਾਂ ਤੇ ਫੈਸ਼ਨ ਆ ਜਾਂਦਾ, ਤੇ ਕੀ ਕਰਨਾ। ਨੀ ਤੂੰ ਕਿਸੇ ਪਾਸਿਓਂ ਰੱਜਦੀ ਜੁੱਤੀਆਂ ਨਾਲ ਨੀਂ ਰੱਜਦੀ ਤੂੰ ਮੇਰੀ ਮਾਂ ਵੀ ਕਹਿ ਦਿੰਦੀ ਕਹਿੰਦੀ ਜਿੰਨਾ ਮਰਜ਼ੀ ਲੈਦੇ, ਇਹਨੇ ਕਹਿਣਾ ਮੇਰੇ ਕੋਲ ਹੈ ਈ ਨੀਂ, ਹੈ ਈ ਨੀਂ। ਆਹੋ-ਆਹੋ ਉਹ ਕਹਿ ਦਿੰਦੀ ਆ ਕਿ ਕਹਿੰਦੀ ਤੁਸੀਂ ਤਾਂ ਦੋਨੇ ਭੈਣਾਂ ਐਨਾ ਲੀੜਾ ਪਾਉਂਦੀਆਂ ਨਾ, ਤੁਸੀਂ ਤਾਂ ਆਮ ਈ ਕਹਿ ਦਿਨੀਓਂ ਵੀ ਹੈ ਨੀਂ, ਹੈ ਨੀਂ ਲੀੜੇ ਸਾਡੇ ਕੋਲ। ਸੁੱਖੀ ਨੇ ਕਹਿਣਾ ਅੱਜ ਪਤਾ ਨੀਂ ਕੀ ਹੋ ਗਿਆ ਐਨੇ ਫੋਨ ਕੱਟੀ ਜਾਣ ਡਈ। ਮੈਂ ਜੇ ਸੀਆ ਕੱਲ ਗਈ ਨਾ, ਅੱਬਲ ਤਾਂ ਮੈਥੋਂ ਕੱਲ ਜਾਇਆ ਨੀਂ ਜਾਣਾ ਸ਼ਹਿਰੇ। ਚਲ ਜਦੋਂ ਵੀ ਜਾਏਂ ਗੀ ਹਮ ਚੂੜੀ ਦੇ ਦਾਂ ਗੀ ਕੋਈ ਤੈਨੂੰ, ਗੋਟੀ ਲਿਆ ਦੀਂ ਮੇਰਾ ਤੈਨੂੰ ਫੋਨ ਕਰਦੂੰ, ਤੂੰ ਮੈਨੂੰ ਚੂੜੀ ਦੇ ਦਈਂ ਆਪਣੀ।

ਹਾਂ ਆਹਦਾ ਮੈਨੂੰ ਫੋਨ ਕਰਦਿਓ, ਉਹੀ ਉਹ ਨੌਸ਼ਿਹਰੇ ਵਾਲਾ ਨੀਂ ਆ ਉਹ ਮੁੰਡਾ ਜਿਆ। ਹਮ ਦੀਪਕ ਹੁਣਾ, ਦੀਪਕ ਹੁਣੀ? ਦੀਪਕ ਨਈਂ ਨਈਂ ਪਰੇ ਆ ਪਰੇ ਆ ਸਰਦਾਰ ਜਾ ਕਹਿੰਦਾ, ਸਾਡੀ ਧਾਰੀਵਾਲ ਦੁਕਾਨ ਪਾਈ ਬਈ ਆ। ਕਹਿੰਦਾ ਉਥੋਂ ਮਿਲਣੀਆਂ ਸੋਨੂੰ, ਮੈਂ ਕਿਆ ਕੋਈ ਨੀਂ ਮੈਂ ਚਲ ਜਾਂ ਗੀ ਆਹੋ। ਹਮ ਹੋਰ ਵਧੀਆ। ਹਮ ਚਲ ਵਧੀਆ ਚਾਹੀਦਾ ਵਾ। ਹੋਰ ਸੁਣਾ

ਉਹ ਪੁੱਛਣ ਆਇਆ ਸੀ, ਕਿੰਨਾ ਟਾਈਮ ਹੋਇਆ, ਮੈਂ ਕਿਆ ਜਦੋਂ ਤੂੰ ਮੇਰੇ ਲਵੇ ਆਇਆ ਫੜਾ ਜੀਂ

ਵਧੀਆ, ਹਾਂ ਵਧੀਆ ਆਹੋ ਇਹ ਮੰਡੇ ਆਲਿਆ ਨੂੰ ਕਦੀ ਅਗਾਂਹ ਕਰ ਦਿੰਦੀ, ਕਦੀ ਪਿਛਾਂਹ ਹਮ ਚਲ ਹੋਰ ਹੋਰ ਵਧੀਆ ਆਈ ਆ ਵੱਡੀ ਟਾਈਮ ਨਾਲ, ਟਾਈਮ ਨਾਲ ਦੱਸਿਆ ਹੁੰਦਾ ਤੇ ਉਹ ਕਹਿੰਦੇ ਗੱਲਬਾਤ ਕਰ ਲੈਂਦੇ ਤੇ ਹੁਣ ਮੈਂ ਰੋਟੀ ਵੀ ਪਕਾਉਣੀ ਛੇ ਵੱਜ ਗਏ। ਹੋਰ ਤੂੰ ਲਾਉਣੀ ਆ ਹਲੇ ਇਧਰ ਆਉਣਾ ਹੁੰਦਾ ਚੜ੍ਹ ਕੇ ਰੋਟੀ ਖਾਣੀ ਹੁੰਦੀ ਐ। ਹੋਰ ਤਾਂਹੀ ਤਾਂ ਮੈਂ ਕਹਿਣੀ ਆਂ, ਮੈਨੂੰ ਪਤਾ ਹੁੰਦਾ ਤੇ ਹਮ ਕਿੰਨੇ ਆ ਹਜੇ ਪੰਜ ਵਾਰੀ ਹੋਰ ਲੱਗਣ ਗੀਆਂ।